ਸਤਿ ਸ੍ਰੀ ਅਕਾਲ ਜੀ ਮੈਂ ਅਕਵਿੰਦਰ ਗੱਲ ਕਰ ਰਹੀ ਹਾਂ ਹੁਣ ਮੇਰੇ ਸਾਹਮਣੇ ਬਹੁਤ ਹੀ ਦੋ ਪਿਆਰੇ ਪਿਆਰੇ ਬੱਚੇ ਖੇਲ ਰਹੇ ਹਨ। ਤੇ ਮੈਂ ਇਹਨਾਂ ਬੱਚਿਆਂ ਨੂੰ ਵੇਖ ਕੇ ਬਹੁਤ ਹੀ ਜ਼ਿਆਦਾ ਖ਼ੁਸ਼ ਹੋ ਰਹੀ ਹਾਂ ਕਿਉਂਕਿ ਮੈਨੂੰ ਬੱਚੇ ਵੇਖਣੇ ਜਾਂ ਉਹਨਾਂ ਨਾਲ ਖੇਲਣਾ

ਰੋਟੀ ਨੀ ਖਾਂਦੀ ਸੀ ਬਿਮਾਰ ਹੁੰਦੀ ਸੀ ਤਾਂ ਮੇਰੀ ਮੰਮੀ ਹਮੇਸ਼ਾ ਮੇਰੇ ਗੁਆਂਢ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਘਰ ਲੈ ਆਉਂਦੀ ਸੀ ਕਿਉਂਕਿ ਮੇਰੀ ਮੰਮੀ ਨੂੰ ਪਤਾ ਹੁੰਦਾ ਸੀ ਕਿ ਮੈਨੂੰ ਬੱਚੇ ਬਹੁਤ ਪਸੰਦ ਹਨ ਅਤੇ ਮੈਂ ਉਹਨਾਂ ਨਾਲ ਖੇਲ ਕੇ ਖ਼ੁਸ਼ ਹੁੰਦੀ ਹਾਂ ਤੇ ਜਦੋਂ ਵੀ ਮੈਂ ਦੁੱਖੀ ਹੁੰਦੀ ਸੀ ਤਾਂ ਮੇਰੀ ਮੰਮੀ ਗੁਆਂਢ ਦੇ ਬੱਚਿਆਂ ਨੂੰ ਲੈ ਆਉਂਦੀ ਸੀ ਅਤੇ ਉਹਨਾਂ ਨਾਲ ਬੋਲ ਮੈਨੂੰ ਖੇਲਣ ਨੂੰ ਬੋਲਦੀ ਸੀ।

ਮੈਂ ਆਪਣੇ ਸਾਹਮਣੇ ਦੋ ਨਿੱਕੇ ਨਿੱਕੇ ਬੱਚਿਆਂ ਨੂੰ ਵੇਖ ਰਹੀ ਹਾਂ ਜਿਹਨਾਂ ਨੂੰ ਵੇਖ ਕੇ ਮੇਰਾ ਦਿਲ ਕਰ ਰਿਹਾ ਹੈ ਕਿ ਉਸ ਛੋਟੇ ਜਿਹੇ ਬੱਚੇ ਨੂੰ ਜਾ ਕੇ ਮੈਂ ਚੁੱਕ ਲਵਾਂ ਅਤੇ ਉਸ ਨਾਲ ਬਹੁਤ ਜ਼ਿਆਦਾ ਖੇਲਾਂ ਹਾਏ ਕਾਸ਼ ਮੇਰੇ ਪਾਸ ਵੀ ਇੰਨੇ ਛੋਟੇ ਛੋਟੇ ਖੇਡਣ ਲਈ ਬੱਚੇ ਹੁੰਦੇ, ਮੈਂ ਉਹਨਾਂ ਨਾਲ

ਮੇਰਾ ਦਿਲ ਕਰਦਾ ਹੈ ਕਿ ਮੈਂ ਇਹ ਨੌਕਰੀ ਛੱਡ ਦੇਵਾਂ ਅਤੇ ਇੱਥੋਂ ਕਿਤੇ ਬਹੁਤ ਦੂਰ ਚਲੇ ਜਾਵਾਂ ਜਿੱਥੇ ਮੈਨੂੰ ਕੋਈ ਵੀ ਨਾ ਮਿਲੇ ਹੈਂ ਤੇ ਹੁਣ ਮੈਂ ਇਹ ਨੌਕਰੀ ਛੱਡ ਕੇ ਆਪਣਾ ਅੱਗੇ ਦਾ ਕੋਈ ਵਧੀਆ ਜਿਹਾ course ਕਰਨਾ ਸ਼ੁਰੂ ਕਰ ਦੇਵਾਂ, ਜਿਸ ਨਾਲ ਅੱਗੇ ਮੇਰੇ ਆਉਣ ਵਾਲੇ ਭਵਿੱਖ ਵਿੱਚ ਮੈਨੂੰ ਵਧੀਆ ਕੋਈ ਨੌਕਰੀ ਮਿਲ ਸਕੇ, ਜਿਸ ਨਾਲ ਮੈਂ ਕਿਸੇ ਤੇ ਨਿਰਭਰ ਨਾ ਰਵਾਂ ਮੈਂ ਆਪਣੇ ਬਹੁਤ ਜ਼ਿਆਦਾ ਪੈਸੇ ਕਮਾਵਾਂ ਅਤੇ ਆਪਣੀ ਸਾਰੀਆਂ ਐਸਾਂ ਪੂਰੀਆਂ ਕਰ ਸਕਾਂ ਹੁਣ ਮੈਂ ਦੇਖ ਰਹੀ ਹਾਂ ਕਿ ਮੇਰੇ ਸਾਹਮਣੇ ਇੱਕ ਬਹੁਤ ਸੋਹਣੀ ਇਮਾਰਤ

ਲੋਕ ਇਹਨਾਂ ਉੱਤੇ ਇੰਨੇ ਪੈਸੇ ਕਿਉਂ ਖ਼ਰਚ ਕਰ ਰਹੇ ਹਨ ਉਹਨਾਂ ਕੋਲ ਜੇਕਰ ਇੰਨੇ ਜ਼ਿਆਦਾ ਪੈਸੇ ਹਨ ਤਾਂ ਉਹ ਕਿਸੇ ਗ਼ਰੀਬ ਦੀ ਮਦਦ ਕਿਉਂ ਨਹੀਂ ਕਰ ਦਿੰਦੇ ਜੇਕਰ ਇਹੀ ਪੈਸੇ ਕਿਸੇ ਗ਼ਰੀਬ ਪਾਸ ਗਏ ਹੁੰਦੇ ਤਾਂ ਉਸਦੀਆਂ ਕਿੰਨੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ। ਤੇ ਲੋਕਾਂ ਨੂੰ ਤਰਸ ਵੀ ਨਹੀਂ ਆਉਂਦਾ ਕਿ ਇੰਨੇ ਜ਼ਿਆਦਾ ਪੈਸੇ ਅਸੀਂ ਕਿਉਂ ਖ਼ਰਾਬ ਕਰੀਏ ਮੈਨੂੰ ਇੰਞ ਲੱਗ ਰਿਹਾ ਹੈ ਇਸ ਇਮਾਰਤ ਉੱਤੇ ਬਹੁਤ ਹੀ ਕਰੌੜਾਂ ਰੁਪਏ ਲੱਗ ਚੁੱਕੇ ਹਨ, ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇੰਨੇ ਜ਼ਿਆਦਾ ਪੈਸੇ ਆਏ ਕਿ ਕਿੱਥੋਂ ਇਹਨਾਂ ਪਾਸ ਜੇਕਰ ਮੇਰੇ ਪਾਸ ਇੰਨੇ ਪੈਸੇ ਹੁੰਦੇ ਤਾਂ ਮੈਂ ਸੱਚ ਕਹਿ ਰਹੀ ਹਾਂ ਦਿਲ ਤੋਂ ਕਹਿ ਰਹੀ ਹਾਂ ਕਿ ਮੈਂ ਬਹੁਤ ਸਾਰੇ ਲੋਕਾਂ ਦੀ ਮਦਦ ਕਰਦੀ, ਅਤੇ ਜਿਹੜੇ ਲੋੜਵੰਦ ਲੋਕ ਹੈ, ਉਹਨਾਂ ਨੂੰ ਮੈਂ ਜ਼ਰੂਰ ਪੈਸੇ ਦਿੰਦੀ।

ਸਾਹ ਰੁਕਣ ਦੀ ਬਿਮਾਰੀ ਹੋ ਰਹੀ ਹੈ ਮੇਰਾ ਸਾਹ ਰੁੱਕ ਰਿਹਾ ਹੈ ਦਿਨ ਪਰ, ਦਿਨ ਪਰ ਦਿਨ ਮੈਨੂੰ ਇੰਞ ਲੱਗ ਰਿਹਾ ਹੈ ਕਿ ਜੋ ਮੈਂ tension ਲੈ ਰਹੀ ਹਾਂ ਉਸ ਨਾਲ ਮੇਰਾ ਸਾਹ ਰੁੱਕ ਰਿਹਾ ਹੈ, ਮੈਨੂੰ ਇੰਞ ਲੱਗ ਰਿਹਾ ਹੈ ਕਿ ਮੈਂ ਵੀ ਕੁੱਝ ਦਿਨਾਂ ਦੀ ਮਹਿਮਾਨ ਰਹਿ ਚੁੱਕੀ ਹਾਂ ਕਿਉਂਕਿ ਮੇਰੇ ਪੈਰਾਂ ਚ ਹੱਥਾਂ ਚ ਬਹੁਤ ਦਰਦ ਹੁੰਦੀ ਹੈ, ਜਿਸ ਨਾਲ ਮੈਨੂੰ ਇੰਞ ਲੱਗ ਰਿਹਾ ਹੈ ਮੈਨੂੰ ਕੋਈ ਬਹੁਤ ਵੱਡੀ ਬਿਮਾਰੀ ਹੈ ਜੇਕਰ ਮੈਨੂੰ ਕੋਈ ਬਿਮਾਰੀ ਹੋਵੇ ਤਾਂ ਮੈਂ ਮਰ ਵੀ ਸਕਦੀ ਹਾਂ ਹੋਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਗੱਲ ਕਰਾਂ ਚਲੋ ਕੋਈ ਨੀ ਮੈਂ ਤੁਹਾਨੂੰ ਇੱਕ ਵਧੀਆ ਜਿਹੀ ਕਹਾਣੀ ਸੁਣਾ ਦਿੰਦੀ ਹਾਂ। ਇੱਕ ਵਾਰ ਦੀ ਗੱਲ ਹੈ ਇੱਕ ਕੁੱਤਾ ਸੀ ਉਹ ਕੁੱਤਾ ਬਹੁਤ ਲਾਲਚੀ ਸੀ, ਉਸਨੇ ਕੀਤਾ ਕੀ ਉਸਨੂੰ ਇੱਕ ਹੱਡੀ ਮਿਲੀ ਮਾਸ ਮਿਲਿਆ। ਹੱਡੀ ਅਤੇ ਮਾਸ ਮਿਲਿਆ, ਉਹ ਹੱਡੀ ਅਤੇ ਮਾਸ ਲੈ ਕੇ ਬਹੁਤ ਦੂਰ ਚਲਾ ਗਿਆ, ਉਹ ਦੂਰ ਜਾਂਦਾ ਜਾਂਦਾ ਇੱਕ ਦਰਿਆ ਪਾਸ ਬਹੁਤ ਗਿਆ। ਉਹ ਜਦੋਂ ਦਰਿਆ ਪਹੁੰਚਿਆ ਤਾਂ ਉਸਨੇ ਪਾਣੀ ਵਿੱਚ ਦੇਖਿਆ ਕਿ ਉਹਦੇ ਵਰਗਾ ਇੱਕ ਹੋਰ ਕੁੱਤਾ ਹੈ, ਜਿਸਦੇ ਮੂੰਹ ਵਿੱਚ ਇੱਕ ਮਾਸ ਦਾ ਟੁੱਕੜਾ ਹੈ ਉਸ ਉਸ ਨੂੰ ਉਸ ਨੂੰ ਇਹ ਨੀ ਪਤਾ ਸੀ ਕਿ ਉਹ ਉਸਦਾ ਪਰਛਾਵਾਂ ਹੈ ਪਾਣੀ ਵਿੱਚ ਜੋ ਦਿਖ ਰਿਹਾ ਉਸਨੇ ਉਸ ਉਸਨੇ ਦੂਸਰੇ ਕੁੱਤੇ ਤੋਂ ਹੱਡੀ ਖੋਹਣ ਲਈ ਜਦੋਂ ਮੂੰਹ ਖੋਲਿਆ ਭੋਂਕਿਆ ਤਾਂ ਉਹ ਜੋ ਉਸਦੇ ਮੂੰਹ ਵਿੱਚ ਹੱਡੀ ਸੀ, ਉਹ ਵੀ ਨਦੀ ਵਿੱਚ ਗਿਰ ਗਈ ਅਤੇ ਉਸਨੂੰ ਪਤਾ ਚੱਲਿਆ ਕਿ ਉਹ ਤੇ ਉਸਦਾ ਪਰਛਾਵਾਂ ਸੀ।

ਸਾਨੂੰ ਕਦੇ ਵੀ ਲਾਲਚ ਨਹੀਂ ਕਰਨੀ ਚਾਹੀਦੀ ਹੈ ਲਾਲਚ ਇੱਕ ਬੁਰੀ ਬਲਾ ਹੈ ਮੈਨੂੰ ਹਜੇ ਤੱਕ ਬਹੁਤ ਸਾਰੀਆਂ ਕਹਾਣੀਆਂ ਯਾਦ ਆ ਰਹੀਆਂ ਹਨ। ਬਚਪਨ ਵਿੱਚ ਮੈਂ ਬਹੁਤ ਕਹਾਣੀਆਂ ਪੜ੍ਹੀਆਂ ਹੋਈਆਂ ਹਨ ਪਰ ਹੁਣ ਮੈਨੂੰ ਉਹ ਕਹਾਣੀਆਂ ਯਾਦ ਨਹੀਂ ਆ ਰਹੀਆਂ ਕਿਉਂਕਿ ਮੈਂ ਭੁੱਲ ਚੁੱਕੀ ਹਾਂ ਮੈਨੂੰ ਪੜ੍ਹਾਈ ਛੱਡਿਆਂ ਬਹੁਤ ਸਮਾਂ ਹੋ ਚੁੱਕਾ ਹੈ। ਅਤੇ ਹੁਣ ਮੈਂ ਉਹ ਯਾਦ ਨਹੀਂ ਕਰ ਪਾ ਰਹੀ, ਮੈਨੂੰ ਇਹ ਸਿਰਫ਼ ਦੋ ਤਿੰਨ ਕਹਾਣੀਆਂ ਯਾਦ ਸੀ ਜੋ ਮੈਂ ਤੁਹਾਨੂੰ ਸੁਣਾ ਚੁੱਕੀ ਹਾਂ ਹੁਣ ਮੈਨੂੰ ਇੰਞ ਲੱਗ ਰਿਹਾ ਹੈ ਕਿ ਮੇਰੇ ਪੈਰ ਵਿੱਚ ਬਹੁਤ ਦਰਦ ਹੋ ਰਹੀ ਹੈ ਹੁਣ ਮੈਨੂੰ ਥੋੜ੍ਹਾ ਆਰਾਮ ਕਰਨ ਦੀ ਲੋੜ ਹੈ ਹੁਣ ਮੈਂ ਇਹ ਸੋਚ ਰਹੀ ਹਾਂ ਕਿ ਮੈਂ ਆਪਣੇ ਘਰ Phone ਕਰਾਂ ਅਤੇ ਉਹਨਾਂ ਨੂੰ ਪੁੱਛਾਂ ਕਿ ਇਸਦਾ ਕੀ ਇਲਾਜ ਹੋ ਸਕਦਾ ਹੈ ਹਾਂ ਮੈਂ ਤੁਹਾਨੂੰ ਅਹਿਮ ਗੱਲ ਤਾਂ ਦੱਸਣਾ ਭੁੱਲ ਗਈ ਹਾਂ ਕਿ ਅੱਜ ਮੈਂ ਆਪਣੇ ਬਾਲ ਕਟਵਾਏ ਹਨ। ਮੈਂ ਆਪਣਾ ਬਹੁਤ ਹੀ ਸੋਹਣਾ ਬਾਲ ਕਟਵਾਏ ਹਨ ਜਿਸ ਕਰਕੇ ਮੇਰੇ ਬਾਲ ਬਹੁਤ ਹੀ ਸੋਹਣੇ ਲੱਗ ਰਹੇ ਹਨ ਮੈਨੂੰ ਥੋੜ੍ਹਾ ਦੁੱਖ ਵੀ ਹੋ ਰਿਹਾ ਹੈ ਕਿ ਮੈਂ ਆਪਣੇ ਲੰਬੇ ਲੰਬੇ ਬਾਲ ਕਟਵਾ ਦਿੱਤੇ ਹਨ ਪਰ ਇਹ ਕਰਨਾ ਜ਼ਰੂਰੀ ਸੀ ਕਿਉਂਕਿ ਮੇਰੇ ਬਾਲ ਬਹੁਤ ਹੀ ਖ਼ਰਾਬ ਹੋ ਚੁੱਕੇ ਸਨ ਜਿਸ ਕਾਰਨ ਉਹ ਝੜ ਰਹੇ ਸਨ ਅਤੇ ਉਹ ਅੱਗੇ ਅੱਗੇ ਖ਼ਰਾਬ ਹੁੰਦੇ ਜਾ ਰਹੇ ਹਨ, ਹੁਣ ਮੈਂ ਆਪਣੇ ਬਾਲ ਕਟਵਾ ਤਾਂ ਲਏ ਹਨ ਪਰ ਹੁਣ ਥੋੜ੍ਹਾ ਬੁਰਾ ਵੀ ਲੱਗ ਰਿਹਾ ਹੈ। ਮੇਰੇ ਸਾਹਮਣੇ ਇੱਕ ਘਰ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਅਸੀਂ ਰਾਤ ਨੂੰ ਆਪਣੇ ਪੇੜ੍ਹ ਪੋਦਿਆਂ ਨੂੰ ਪਾਣੀ ਪਾ ਸਕਦੇ ਹਨ, ਮੈਨੂੰ ਤਾਂ ਇੰਞ ਲੱਗ ਰਿਹਾ ਹੈ ਕਿ

ਜਿਸ ਕਾਰਨ ਅਸੀਂ ਉਹਨਾਂ ਨੂੰ ਛੁਹ ਵੀ ਨਹੀਂ ਸਕਦੇ ਪਰ ਇਹ ਬੰਦਾ ਇਹਨਾਂ ਨੂੰ ਪਾਣੀ ਪਾ ਰਿਹਾ ਹੈ, ਜਿਸ ਕਾਰਨ ਮੈਨੂੰ ਇੰਞ ਲੱਗ ਰਿਹਾ ਹੈ ਕਿ ਇਹ ਇੱਕ ਪਾਪ ਕਰ ਰਿਹਾ ਹੈ। ਹੁਣ ਮੈਨੂੰ ਇੰਞ ਲੱਗ ਰਿਹਾ ਹੈ ਕਿ ਇਹ ਕਰਨਾ ਬਹੁਤ ਗੱਲ ਗ਼ਲਤ ਹੈ ਚਲੋ ਸਭਨਾਂ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਹੈ, ਅ ਅਸੀਂ ਕਿਸੇ ਨੂੰ ਕੁਛ ਨਹੀਂ ਬੋਲ ਸਕਦੇ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੈਂ ਬਹੁਤ ਥੱਕ ਚੁੱਕੀ ਹਾਂ, ਹੁਣ ਮੈਨੂੰ ਆਰਾਮ ਕਰਨ ਦੀ ਲੋੜ ਹੈ। ਜੇਕਰ ਮੈਂ ਆਰਾਮ ਨਹੀਂ ਕਰਾਂਗੀ ਤਾਂ ਬਹੁਤ ਜ਼ਿਆਦਾ ਬਿਮਾਰ ਵੀ ਹੋ ਸਕਦੀ ਹਾਂ ਜੇਕਰ ਮੈਂ ਬਿਮਾਰ ਹੋ ਗਈ ਤਾਂ ਮੈਨੂੰ ਦਫ਼ਤਰ ਤੋਂ ਛੁੱਟੀਆਂ ਲੈਣੀਆਂ ਪੈ ਸਕਦੀਆਂ ਹਨ।

ਨਹੀਂ ਹੈਗੇ ਤਾਂ ਇੱਥੇ ਹੀ ਹੈ ਉਹ ਰੋਟੀ ਖਾ ਰਹੇ ਜਾਣਾ ਸੀ ਨਾ ਕਹਿੰਦੇ ਉੱਥੇ ਜਾਣਗੇ ਕਿੱਥੇ ਘੁੰਮਣ ਜਾਣਾ ਸੀ ਹਾਂ ਹਲੇ ਤਾਂ ਨਹੀਂ ਆਹ ਜਿਹੜੇ ਬੋਲਦੇ ਪਏ ਇਹਨੇ ਜਾਣਾ ਸੀਗਾ

ਅੱਛਾ ਕਿਹੜੀ ਸੀ ਉਹ ਤਾਂ ਜਾ ਕੇ ਆ ਉੱਥੇ ਜਿੱਥੇ ਜਾਣਾ ਸੀਗਾ ਅੱਛਾ ਉੱਥੇ ਜਾ ਕੇ ਆ ਗਏ ਤੇ ਉਹ ਵਿਆਹ ਤੇ ਜਾਣਾ ਅੱਛਾ ਮਾਨੋ ਹੋਣੀ ਵੀ ਕਹਿੰਦੀ ਸੀਗੀ ਉੱਥੇ ਉਹਨਾਂ ਦੇ ਸਾਹਮਣੇ ਲਹਿੰਗਾ ਲੈਣ ਆਈ ਸੀ ਭਾਬੀ ਦਾ ਤੇ ਭਾਬੀ ਕਹਿੰਦੀ ਲਹਿੰਗਾ ਤਾਂ ਤੇਰੇ ਆ ਜਾਊਗਾ ਪਰ ਉਪਰਲੀ ਨੀ ਆਉਣੀ ਹੈਗੀ

ਫਿਰ ਇਹ ਕਿਸੇ ਵਿਆਹ ਤੇ ਤੇ ਜਲੰਧਰ ਜਾਣਾ ਉੱਥੇ ਇਹਨੇ ਡੈਡੀ ਕਹਿੰਦੇ ਘੁੰਮੇ ਹੁਣ ਤੁੰ ਬਹਿ ਜਾ ਇੱਕ ਥਾਂ ਤੇ ਹਮ ਇਹ ਸਾਰਾ ਸਾਰਾ ਟਾਇਮ ਅਹ ਟਿਊਸਨਾਂ ਘੁੰਮਦੀ ਰਹੀ ਆ ਇਹ ਹਮ ਇਹ ਪੂਰੇ ਟਾਇਮ ਹੁਣ ਤਾਂ ਢਿੱਡ ਵੀ ਦਿੱਖਣ ਲੱਗ ਗਿਆ ਹੈ ਹਮ ਤੇ ਹੁਣ ਸੱਤਵਾ ਮਹੀਨਾ ਚੱਲਦਾ ਪੇਆ ਹੁਣ ਤਾ ਟਿਡ ਦਿਖਣਾ ਹੀ ਏ ਹਮ ਹਮ ਜੁਲਾਈ ਦਿਤੀ ਹੇਗੀ ਆ ਅਕੀ ਦੀ ਹਮ ਪਰ ਉਹ ਤਾ ਦਾਸ ਦਿਨ ਉਪਰ ਦੰਦੇ ਹੁੰਦੇ ਆ ਨਾ ਹੂ ਆਹੋ ਫੇਰ ਜੂਨ ਚ ਹੀ ਹੋਜੇਗਾ ਹਮ ਤੇ ਕਹਿੰਦੇ ਤਿੰਨ ਜੁਲਾਈ ਹੋਜੇ ਮੰਮੀ ਦੇ ਜਨਮਦਿਨ ਬੋਲੇ ਹਮ ਉਹ ਤਾ ਜਦੋ ਆਉਣਾ ਓਦੋ ਆਉਣਾ ਹੀ ਆ

ਅੱਠ ਦਿਨ ਦਾ ਫਰਕ ਪੈ ਗਿਆ ਨਾ

ਹਮ ਓਹੀ ਤਾ ਹੇਗਾ ਫੇਰ ਆ ਫਟਦੀਆਂ ਏਡਿਆ ਮੇਰੀ ਤਾ ਮਾਸ ਏਦਾਂ ਉਹ ਜਾਂਦਾ ਵਿਚ ਛਿੱਲ ਛਿੱਲ ਜਾਂਦਾ ਏ ਤੂੰ ਪਾਣੀ ਕੱਟ ਪੀਂਦੀ ਏ ਇਸ ਕਰ ਕ ਵੀ ਹੁੰਦਾ ਡ੍ਰਾਈ ਹੋ ਜਾਂਦੀ ਨਾ ਸਕੀਨ ਕਰਿਮ ਕਰੂਮ ਲਗਾਇਆ ਕਰ ਤੇਲ ਲਗਾਇਆ ਕਰ ਰਾਤੀ ਸੋਨ ਲਗੇਆ ਏਨੀ ਤੂੰ ਕਿਥੇ ਬਿਜ਼ੀ ਰਹਿੰਦੀ ਆਪਣੀ ਕੇਅਰ ਹੀ ਨੀ ਕਰ ਸਕਦੀ ਕਲ ਮੈ ਕੀਨੇ ਤਾ ਰਗੜੇ ਆ ਪੈਰ ਨੂੰ ਫੇਰ ਵੀ ਫੇਰ ਮੈ ਜਰਾਬਾਂ ਪਾ ਲੈਨੀ ਆ ਕੇ ਚਲ ਨਹੀਂ ਹੋਣੇ ਫੇਰ ਵੀ ਜਾਂਦਾ ਫੱਟ ਗਏ ਖੂਨ ਨਿਕਲ ਆਉਂਦਾ ਫ਼ੇਰ ਹਮ ਉਹ ਤਾ ਹੈ ਹੀ ਆ ਕੁਜ ਫਰਸ਼ ਵੀ ਏਦਾਂ ਦੇ ਹੈਗੇ ਆ ਨਾ ਫਰਸ਼ਾਂ ਦੇ ਉਤੇ ਵੀ ਨੀ ਚਲ ਹੋਣਾ ਸਕੀਨ ਡਰਾਈ ਹੁੰਦੀ ਆ ਆ ਨਾ ਤੇਰੀ

ਉਹ ਤੇ ਕੇਅਰ ਕਰਦੇ ਆ ਨਾ ਤਾ ਹੁੰਦੇ ਆ

ਹਾਂ ਤਾ ਕਰਲੇ ਫੇਰ ਦਬਾਰਾ ਕਰਲੇ ਉਹ ਚ ਕਿ ਆ ਓਹੀ ਤਾ ਹੈ ਨਾ

ਪਹਿਲਾ ਮੈਂ ਹੀ ਕੀਤਾ ਤੇ ਗਈ ਸੀਗੀ ਮੈਂ ਪੈਰ ਮੇਰੇ ਅਡੀਆ ਏਨੀਆਂ ਫਟੀਆਂ ਹੋਇਆ ਸੀ ਮੈਂ ਜਰਾਬਾਂ ਪਾ ਕੇ ਗਈ ਸੀ ਹਮ ਪਾਣੀ ਪੀਣਾ ਸ਼ੁਰੂ ਕਰ ਜਾਦਾ ਪਾਣੀ ਕੱਟ ਪੀਂਦੀ ਆ ਨਾ ਓਹਨਾ ਡ੍ਰਾਈ ਹੋ ਜਾਂਦੀ ਸਕੀਨ ਕਰਿਮ ਕਰੂਮ ਲਾ ਕੇ ਰੱਖਿਆ ਕਰ ਵੈਸਲੀਨ ਲਗਾਇਆ ਕਰ ਤੇਲ ਲਗਾ ਲਿਆ ਕਰ ਕਿੰਨਾ ਕੁਜ ਤਾ ਹੇਗਾ ਲਗਾਣ ਵਾਲਾ ਓਐਲੀ ਚੀਜਾ

ਇਕ ਦਿਨ ਬੈਠੀ ਬੈਠੀ BP ਵੱਧ ਗਿਆ ਕਿ ਹੋਗਿਆ ਅੱਖਾਂ ਕਹਿੰਦੇ ਅੱਖਾਂ ਤੇ ਖੂਨ ਨਿਕਲਣ ਲਗ ਗਿਆ ਹਾਂ ਪਤਾ ਨੀ ਸ਼ੂਗਰ ਵੱਧ ਗਈ ਕੇ BP ਵੱਧ ਗਿਆ ਕੇ ਕੱਟ ਗਿਆ ਕਿ ਹੋਇਆ ਫੇਰ ਡਾਕਟਰੀ ਇਲਾਜ ਕੀਨੇ ਟਿਕੇ ਲਗੇ ਦਵਾਈਆਂ

ਆਹੋ ਸ਼ੂਗਰ ਇਸ ਲਈ ਕੰਟਰੋਲ ਰੱਖਣੀ ਚਾਹੀਦੀ ਵੱਧ ਜੇ ਦੇ ਵੀ ਏਦਾਂ ਹੀ ਹੋਇਆ ਸੀ ਇਥੇ ਓਹਦੇ ਵੀ ਏਦਾਂ ਹੀ ਕੀਤਾ ਸੀਗਾ ਸ਼ੂਗਰ ਵੱਧ ਗੀ ਸੀਗੀ ਤੇ ਓਹਦੇ ਅੱਖਾਂ ਚ ਖੋਂ ਜਮ ਗਿਆ ਸੀ ਓਹਦੇ ਵੀ ਤਾ ਟਿੱਕੇ ਟੁਕੇ ਲਗੇ ਸੋਨੂ ਦੇ

ਹਮ ਮੈਨੂੰ ਪਤਾ ਉਹ ਵੀ ਤਾ ਫੇਰ ਪੀਂਦਾ ਖਾਂਦਾ ਉਹ ਤਾ ਹਲੇ ਵੀ ਪੀਂਦਾ ਹੀ ਹੋਣਾ ਪਤਾ ਨੀ ਮੈਨੂੰ ਤੇ ਮਿਲੇ ਸਾਲੋ ਹੋਗੇ ਮੈ ਨੀ ਮਿਲੀ